ਇੱਕ ਪੰਜ ਇੱਕ ਤਿੰਨ ਰੋਜ਼ਾਨਾ ਅੱਜ ਦੀ ਆਵਾਜ਼ ਜਲੰਧਰ। ਵਰ ਦੀ ਲੋੜ ਜੱਟ ਸਿੱਖ ਚੌਵੀ ਪੰਜ ਫੁੱਟ ਚਾਰ ਇੰਚ ਰੰਗ ਸਾਫ਼ ਚੰਗੀ ਸਿਹਤ ਤੇ ਅੱਛੀ ਜਾਇਦਾਦ ਦੀ ਮਾਲਕ ਲੜਕੀ ਵਾਸਤੇ ਵਿਦੇਸ਼ ਵਾਲੇ ਲੜਕੇ ਦੀ ਜ਼ਰੂਰਤ ਹੈ post ਬਾਕਸ ਇੱਕ ਤਿੰਨ ਇੱਕ ਤਿੰਨ ਰੋਜ਼ਾਨਾ ਨਵਾਂ ਜ਼ਮਾਨਾ ਜਲੰਧਰ। ਖ਼ੱਤਰੀ ਗੁਰਮੁੱਖ ਅੱਠਵੀ ਪਾਸ ਉਮਰ ਵੀਹ ਸਾਲ ਘਰੇਲੂ ਕੰਮ ਵਿੱਚ ਮਾਹਿਰ ਲੜਕੀ ਲਈ ਯੋਗ ਵਰ ਦੀ ਲੋੜ ਹੈ ਸਰਕਾਰੀ ਨੌਕਰੀ ਨੂੰ ਪਹਿਲ ਬਾਕਸ ਇੱਕ ਤਿੰਨ ਜ਼ੀਰੋ ਛੇ ਰੋਜ਼ਾਨਾ ਅਜੀਤ ਜਲੰਧਰ। ਵਰ ਦੀ ਲੋੜ ਜੱਟ ਸਿੱਖ B. A, B. ED ਚੌਵੀ ਪੰਜ ਫੁੱਟ ਛੇ ਇੰਚ telephone ਮਹਿਕਮੇ

S. S ਸਤਾਈ ਪੰਜ ਫੁੱਟ ਦੋ ਇੰਚ ਲਈ ਯੋਗ ਵਰ ਦੀ ਲੋੜ ਹੈ ਲੁਧਿਆਣਾ ਵਾਸੀ ਨੂੰ ਤਰਜੀਹ ਮਿਲੋ manager ਸੋਨਿਆ metal workers ਅਹ ਸਾਹਮਣੇ bus ਅੱਡਾ ਲੁਧਿਆਣਾ। ਵਰ ਦੀ ਲੋੜ ਰਾਮਗੜ੍ਹੀਆਂ ਸਿੱਖਾਂ ਬਾਈ ਅਹ ਪੰਜ ਫੁੱਟ ਇੱਕ ਇੰਚ M. A. ਲੜਕੀ ਚੰਗੇ ਖ਼ਨਦਾਨੀ ਰਾਧੇ ਸੁਆਮੀ ਸੁੰਦਰ ਵਰ ਦੀ ਲੋੜ ਹੈ। ਬਾਕਸ ਇੱਕ ਹਜ਼ਾਰ ਪੰਜ ਸੌ ਰੋਜ਼ਾਨਾ ਜਗਬਾਣੀ ਜਲੰਧਰ। ਵਰ ਦੀ ਲੋੜ ਜੱਟ ਸਿੱਖ ਪਰਿਵਾਰ ਦੀ ਬਹੁਤ ਹੀ ਖ਼ੂਬਸੂਰਤ ਵੀਹ ਪੰਜ ਫੁੱਟ ਪੰਜ ਇੱਕ ਲੜਕੀ ਲਈ ਕਨੇਡਾ, ਅਮਰੀਕਾ, ਅਸਟੇਰੀਆ ਨਿਵਾਸੀ ਦੀ ਅਹ ਵਰ ਦੀ ਲੋੜ ਹੈ ਵਿਆਹ ਜਲਦੀ ਬਿਨਾਂ ਦਹੇਜ। ਵਰ ਦੀ ਲੋੜ canadian citizen ਜੱਟ ਸਿੱਖ ਸੇਖੋਂ ਲੜਕੀ ਪੰਚੀ ਪੰਜ ਫੁੱਟ ਚਾਰ ਇੰਚ ਲਈ ਪੜ੍ਹੇ-ਲਿਖੇ

ਹੇਠ ਲਿਖੇ ਪਤੇ ਤੇ ਲਿਖੋ ਜਾਂ ਮਿਲੋ ਵਰ ਦੀ ਲੋੜ ਰਾਮਗੜ੍ਹੀਆ ਪੂਰਨ ਸਿੱਖ American ਅਹ ਅਮੈਕਡਰਨ ਉਮਰ ਛੱਬੀ ਕੱਦ ਪੰਜ ਫੁੱਟ ਚਾਰ ਇੰਚ ਲੜਕੀ ਲਈ doctor, engineer ਪੂਰਨ ਸਿੱਖ ਦੀ ਵਰ ਦੀ ਜ਼ਰੂਰਤ ਹੈ ਮਿਲੋ ਜਾਂ ਲਿਖੋ। ਵਰ ਦੀ ਪੁੱਤ ਅਹ ਪੋਤਰੇ ਦਾ ਜਨਮ, ਸਰਦਾਰਨੀ ਅਤੇ ਸਰਦਾਰ ਬਖ਼ਸ਼ੀਸ਼ ਸਿੰਘ ਦੇ ਸਿਵਲ hospital ਫਗਵਾੜਾ ਵਿਖੇ ਮਿਤੀ ਪੰਜ ਜੁਲਾਈ ਦੋ ਹਜ਼ਾਰ ਸਤਾਰਾਂ ਨੂੰ ਰਾਤ ਦਸ ਵਜੇ ਵਾਹਿਗੁਰੂ ਨੇ ਪੋਤਰੇ ਦੀ ਦਾਤ ਬਖ਼ਸ਼ੀ ਹੈ ਕਾਕੇ ਦੇ ਮਾਤਾ ਪਿਤਾ ਸਰਦਾਰਨੀ ਅਤੇ ਅਹ ਸਰਦਾਰ। ਜਸਵੀਰ ਸਿੰਘ ਅਤੇ ਭੈਣ ਗੁਰਸ਼ਰਨਜੀਤ ਕੌਰ ਸਰਬਤ ਰਿਸ਼ਤੇਦਾਰ ਤੇ ਸਬੰਧੀਆਂ ਨੂੰ ਵਧਾਈ ਦੀ ਇਹ ਖ਼ਬਰ ਦੇਣ ਦੀ ਖੁਸ਼ੀ ਪ੍ਰਾਪਤ ਕਰਦੀ ਹੈ ਰਸਮ ਪਗੜੀ

ਰਸਮ ਪਗੜੀ ਤਿੰਨ ਜੁਲਾਈ ਦੋ ਹਜ਼ਾਰ ਸਤਾਰਾਂ ਨੂੰ ਸਾਡੇ ਨਿਵਾਸ ਅਸਥਾਨ ਇੱਕ ਪੰਜ ਜ਼ੀਰੋ ਇੱਕ green avenue ਅੰਮ੍ਰਿਤਸਰ ਵਿਖੇ ਕੀਤੀ ਜਾਵੇਗੀ । ਅੰਤਿਮ ਅਰਦਾਸ ਆਪ ਜੀ ਨੂੰ ਬੜੇ ਦੁੱਖੀ ਹਿਰਦੇ ਨਾਲ ਸੂਚਤ ਕੀਤਾ ਜਾਂਦਾ ਹੈ ਕਿ ਸਾਡੇ ਪਰਮ ਪਿਆਰੇ ਸ਼੍ਰੀਮਤੀ ਅਹ ਸੁਮਿਤਰਾ ਦੇਵੀ ਵੀਹ ਅੱਠ ਵੀਹ ਦੋ ਹਜ਼ਾਰ ਸਤਾਰਾਂ ਨੂੰ ਆਕਾਲ ਚਲਾਣਾ ਕਰ ਗਏ ਉਹਨਾਂ ਦੀ ਆਤਮਾਂ ਦੀ ਸ਼ਾਤੀ ਲਈ ਰੱਖੇ ਗਏ ਸ ਅਹ ਸਧਾਰਨ ਪਾਠ ਦਾ ਭੋਗ ਉਂੱਨੀ ਅੱਠ ਦੋ ਹਜ਼ਾਰ ਸਤਾਰਾਂ ਨੂੰ ਇੱਕ ਅਹ ਵਜੇ ਅਹ ਦੁਪਿਹਰ ਸਾਡੇ ਨਿਵਾਸ ਸਥਾਨ ਨੌਂ ਅੱਠ ਇੱਕ ਅੱਠ ਸ਼ਹਿਰ ਊਧਮ ਸਿੰਘ ਨਗਰ ਜਲੰਧਰ ਵਿਖੇ ਪਵੇਗਾ ਇੱਕ ਵਜੇ ਤੋਂ ਤਿੰਨ ਵਜੇ ਕੀਰਤਨ ਉਪਰੰਤ ਅਰਦਾਸ ਹੋਵੇਗੀ। ਪਵਿੱਤਰ ਯਾਦ, ਤੂੰ ਹੀ ਨਹੀਂ ਤੇਰੇ ਯਾਰ ਅਹ ਹਮਾਰੇ ਦਿਲ ਮੇਂ ਹੈ, ਬੁਝ ਚੁੱਕੀ ਛਮਾ ਫਿਰ ਵੀ ਰੌਸ਼ਨੀ ਹਮਾਰੇ ਮਹਿਲ ਮੇਂ ਹੈ। ਕਾਕਾ ਹਰਮੀਤ ਸਿੰਘ ਜੋ ਅੱਜ ਦੇ ਦਿਨ ਚਾਰ ਸਾਲ ਪਹਿਲਾਂ ਉੱਨੀ ਅੱਠ ਦੋ ਹਜ਼ਾਰ ਸਤਾਰਾਂ ਨੂੰ ਪਰ ਜਵਾ ਅਹ ਨੀ ਵਿੱਚ ਅਹ ਸਾਨੂੰ ਸਦੀਵੀਂ ਵਿੱਚ ਵਿਛੋੜਾ ਦੇ ਗਿਆ ਸੀ, ਦੀ ਪਵਿੱਤਰ ਯਾਦ ਵਿੱਚ ਸਧਾਰਨ ਪਾਠ ਦਾ ਭੋਗ ਅੱਜ ਸਾਡੇ ਨਿਵਾਸ ਸਥਾਨ ਪਿੰਡ ਬਹਿਰਾਮ ਜਲੰਧਰ ਅਹ ਵਿਖੇ ਦੁਪਿਹਰ ਇੱਕ ਤੋਂ ਤਿੰਨ ਵਜੇ ਤੱਕ ਹੋਵੇਗਾ। ਗੁਆਚੇ ਦੀ ਭਾਲ਼, ਮੇਰੇ ਪਿਤਾ ਸਰਦਾਰ ਊਧਮ ਸਿੰਘ ਉਮਰ ਨੱਬੇ ਸਾਲ ਕੱਦ ਪੰਜ ਫੁੱਟ ਅੱਠ ਇੰਚ ਰੰਗ

ਥਹੁ ਪਤਾ ਦੱਸਣ ਦਾ ਜਾਂ ਉਹਨਾਂ ਨੂੰ ਘਰ ਲਏ ਕਿ ਆਉਂਣ ਵਾਲੇ ਸੱਜਣ ਨੂੰ ਆਉਣ-ਜਾਣ ਦੇ ਖ਼ਰਚ ਤੋਂ ਇਲਾਵਾ ਇਹ ਅਹ ਸ਼ੁਕਰਾਨੇ ਵਜੋਂ ਪੰਜ ਸੌ ਰੁਪਏ ਦਿੱਤੇ ਜਾਣਗੇ ਜਨਕ ਰਾਜ ਸਿੰਘ ਅਹ ਦੋ ਇੱਕ ਹਜ਼ਾਰ ਪੰਜ model town ਲੁਧਿਆਣਾ ਗੁਆਚੇ suitcase ਦੀ ਭਾਲ ਉੱਨਤੀ ਦਸ ਦੋ ਹਜ਼ਾਰ ਸਤਾਰਾਂ ਨੂੰ flying mail ਵਿੱਚ ਫਗਵਾੜੇ ਤੋਂ ਲੁਧਿਆਣੇ ਤੱਕ ਸਫ਼ਰ ਕਰਦਿਆ ਮੇਰਾ suitcase ਗੱਡੀ ਦੇ ਦੂ ਅਹ ਦੂਜੇ ਦਰਵਾਜ਼ੇ ਦੇ ਡੱਬੇ ਵਿੱਚ ਰਹਿ ਗਿਆ ਹੈ ਇਸ suitcase ਵਿੱਚ ਮੇਰੇ ਦਫ਼ਤਰ ਨਾਲ ਸਬੰਧਿਤ ਬਹੁਤ ਸਾਰੇ ਜ਼ਰੂਰੀ ਕਾਗਜ਼ ਹਨ ਇਸ ਵਿੱਚ ਮੇਰਾ ਅਹ ID card ਵੀ ਹੈ ਜਿਸ ਵਿਅਕਤੀ ਨੂੰ ਇਸ ਮਿਲ ਅਹ ਮਿਲੇਗਾ ਉਹ ਮਿਹਰਬਾਨੀ ਕਰਕੇ ਮੈਂਨੂੰ ਪਤਾ ਦੇ ਅਹ ਜਾਂ ਹੇਠ ਲਿਖੇੇ ਪਤੇ ਉੱਤੇ ਮੈਂਨੂੰ ਪਹੁੰਚਾ ਦੇਵੇ ਮੈਂ ਉਸਦਾ ਅਤਿਅੰਤ ਧੰਨਵਾਦੀ ਹੋਵਾਂਗਾ। ਗੁਆਚੇ ਕੁੱਤੇ ਦੀ ਭਾਲ ਅਹ Alsatian ਕੁੱਤਾ ਨਾਂ Tyson ਉਮਰ ਢਾਈ ਸਾਲ ਰੰਗ ਕਾਲਾ ਦੋ ਮਹੀਨਿਆਂ ਤੋਂ Football chowk ਤੋਂ ਗੁੰਮ ਹੈ ਜੋ ਵਿਅਕਤੀ ਕੁੱਤੇ ਨੂੰ ਸਾਡੇ ਪਹੁੰਚਾਵੇਗਾ ਉਸ ਨੂੰ ਸ਼ੁਕਰਾਨੇ ਅਹ ਵਜੋਂ ਸੌ ਰੁਪਏ ਦਿੱਤਾ ਜਾਵੇਗਾ। ਲੈਣ ਗਏ ਸਿੱਖਾਂ ਨੇ ਭਾਈ ਫੇਰੂ ਜੀ ਨੂੰ ਨਾਲ ਚੱਲਣ ਲਈ ਕਿਹਾ ਭਾਈ ਫੇਰੂ ਜੀ ਨੇ ਸਿੱਖਾਂ ਨੂੰ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਦਾੜੀ ਫੜ ਕੇ ਲਿਜਾਣ ਲਈ ਕਿਹਾ ਪਰ ਭਾਈ ਸਾਹਿਬ ਜੀ ਦੇ ਉੱਚੇ ਵਿਚਾਰ ਅਤੇ ਕਿਰਦਾਰ ਸਿੱਖ ਕਰਕੇ ਸਿੱਖਾਂ ਨੇ ਅਜਿਹਾ ਨਹੀਂ ਕੀਤਾ ਤੇੇ ਭਾਈ ਸਾਹਿਬ ਨੇ ਆਪਣੀ ਦਾੜੀ ਆਪਣੇ ਹੱਥ ਵਿੱਚ ਫੜ ਕੇ ਕੇ ਗੁਰੂ ਸਾਹਿਬ ਅੱਗੇ ਪੇਸ ਹੋ ਗਏ। ਇੱਕ ਦਿਨ ਭਾਈ ਫੇਰੂ ਜੀ ਵੱਲੋਂ ਇਕੱਠਾ ਕੀਤਾ ਜਾਂਦਾ ਦਸਵੰਧ ਆਨੰਦਪੁਰ ਨਾ ਪਹੁੰਚਣ ਬਾਰੇ ਦੱਸੇ ਗੁਰੂ ਜੀ ਨੇ ਦੱਸਿਆ ਗਿਆ ਗੁਰੂ ਜੀ ਨੇ ਕਿਹਾ ਕਿ ਭਾਈ ਫੇਰੂ ਦਾ ਦਸਵੰਧ ਸਿੱਧਾ ਸਾਡੇ ਕੋਲ ਪਹੁੰਚ ਜਾਂਦਾ ਹੈ ਕਿਉਂਕਿ ਭਾਈ ਫੇਰੂ ਇਕੱਠਾ ਕੀਤਾ ਦਸਵੰਧ ਗ਼ਰੀਬਾਂ ਲੋੜਵੰਦਾਂ ਦੀ ਮਦਦ ਦੇ ਵਿੱਚ ਖ਼ਰਚ ਕਰ ਦਿੰਦੇ ਹਨ। ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਗ਼ਰੀਬਾਂ ਦਾ ਮੂੰਹ ਗੁਰ ਗੁਰੂ ਜੀ ਗੋਲਕ ਆਓ ਕਿ ਕੇਵਲ ਗੋਲਕ ਵਿੱਚ ਪਾਇਆ ਮ ਪਾਈ ਮਾਇਆ ਲੰਗਰ ਲਾਉਣ ਜਾਂ ਇਮਾਨਦਾਰ ਇਮਾਰਤ ਦੀ ਸੇ ਦੀ ਕਾਰਸੇਵਾ ਲਈ ਦਿੱਤੀ ਮਾਇਆ ਹੀ ਗੁਰੂ ਜੀ ਪਰਵਾਨ ਨਹੀਂ ਕਰਦੇ ਬਲਕਿ ਇਸਦੇ ਨਾਲ ਨਾਲ ਕਿਸੇ ਭੁੱਖੇ ਨੂੰ ਭੋਜਨ ਸਕਾਉਣਾ ਕਿਸੇ ਲੋੜਵੰਦ ਬੱਚੇ ਨੂੰ ਪੜ੍ਹਾਈ ਲਈ ਪੁਸਤਕਾਂ ਲੈਣ ਵਿੱਚ ਅਤੇ ਵੀ ਦੇਣ ਵਿੱਚ ਮਦਦ ਕਰਨਾ ਕਿਸੇ ਗ਼ਰੀਬ ਦੀ ਬਿਮਾਰੀ ਦਾ ਇਲਾਜ ਕਰਨ ਵਿੱਚ ਸਹਾਇਤਾ ਕਰਨਾ ਕਿਸੇ ਬੇਗ਼ਰ ਨੂੰ ਘਰ ਬਣਾ ਕੇ ਦੇਣ ਵਿੱਚ ਖ਼ਰਚ ਕੀਤੇ ਦਸਵੰਧ ਨਾਲ ਗੁਰੂ ਸਾਹਿਬ ਜੀ ਜ਼ਿਆਦਾ ਪ੍ਰਸੰਨ ਹੁੰਦੇ ਹਨ ਗੁਰੂ ਸਾਹਿਬ ਜੀ ਨੇ ਦਸਵੰਧ ਕੱਢਣ ਦਾ ਹੁਕਮ ਦਿੱਤਾ, ਦਸਵੰਧ ਦਾ ਅਰਥ ਹੈ ਕਿ ਇੱਕ ਕਮਾਈ ਵਿੱਚ ਦਸਵਾਂ ਹਿੱਸਾ ਕੱਢਣਾ, ਇਹ ਦਸਵੰਧ ਸੇਵਾ ਕਾਰਜ ਕਾਰਜਾਂ ਵਿੱਚ ਅਤੇ ਲੋੜਵੰਦਾਂ ਦੀ ਮਦਦ ਲਈ ਵਰਤਣ ਦਾ ਹੁਕਮ ਕੀਤਾ। ਇਤਿਹਾਸ ਵਿੱਚ ਸਾਰੀਆਂ ਐਸੀਆਂ ਉਦਾਹਰਨਾਂ ਸਾਨੂੰ ਮਿਲ ਜਾਂਦੀਆਂ ਹਨ, ਪੰਦਰਾਂ ਸੌ ਸਤਾਨਵੇਂ ਵਿੱਚ ਜਦੋਂ ਲਾਹੌਰ ਦਾ ਅਕਾਲ ਪਿਆ ਤਾਂ ਉਹ ਸਮੇਂ ਉਸ ਸਮੇਂ ਗੁਰੂੂ ਅਰਜਨ ਦੇਵ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ ਪਤਾ ਕਾਲ ਦਾ ਪਤਾ ਲੱਗਣ ਤੇ ਗੁਰੂ ਸਾਹਿਬ ਨੇ, ਨੇ ਉਸਾਰੀ ਰੁਕਵਾ ਦਿੱਤੀ ਉਹਨਾਂ ਤੇ ਉਹਨਾਂ ਨੇ ਮਦਦ ਲਈ ਆਖਿਆ ਕਿ ਸੰਗਤਾਂ ਨੇ ਦਸਵੰਧ ਰਾਸ਼ਦ ਅਤੇ ਸਿੱਖਾਂ ਨੂੰ ਲੈ ਕੇ ਲਾਹੌਰ ਦੁਖੀਆਂ ਅਤੇ ਲੋੜਵੰ ਲੋੜਵੰਦ ਦੀ ਮਦਦ ਲਈ ਪਹੁੰਚ ਗਏ। ਉੱਥੇ ਲੰਗਰ ਲਾਏ, ਬਿਮਾਰਾਂ ਦਾ ਇਲਾਜ਼ ਕੀਤਾ ਧਰਮਸ਼ਾਲਾ ਬਣਵਾਈਆਂ ਆਂ ਮੁਰਾਦਿਆਂ ਦਾ ਮੁਰਦਿਆਂ ਦਾ ਸੰਸਕਾਰ ਕੀਤਾ ਅਤੇ ਆਪਣੇ ਹੱਥੀਂ ਕੀਤਾ। ਅਤੇ ਮਹੀਨਾ ਉੱਥੇ ਰੁੱਕੇ, ਲੋਕਾਂ ਦੀ ਸੇਵਾ ਕੀਤੀੌ ਚੰਗੇ ਬਣਨ ਲਈ ਯੁਕਤ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਸਾਡੇ ਸਭਿਆਚਾਰ ਵਿੱਚ ਇਹ ਮੁਹਾਵਰਾ ਅਸੀਂ ਬਹੁਤ ਵਾਰ ਸੁਣਿਆ ਹੋਵੇਗਾ ਪਰ ਬਹੁਤਾ ਕਰਕੇ ਅਸੀਂ ਇਸਦੇ ਭਾਵ ਵੱਲ ਧਿਆਨ ਨਹੀਂ ਦਿੰਦੇ, ਆਓ ਇਸ ਗੱਲ ਨੂੰ ਸਮਝ ਸਮਝਣ ਦਾ ਯਤਨ ਕਰੀਏ ਸਭ ਤੋਂ ਪਹਿਲਾਂ ਇਸਦਾ ਇਸਨੂੰ ਸਮਝਣਾ ਜ਼ਰੂਰੀ ਹੈ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਛੱਜ ਤਾਂ ਛੱਜ ਤੇ ਛਾਨਣੀ ਆਪਣੇ ਕੋਲ ਅਜਿਹੀਆਂ ਚੀਜ਼ਾਂ ਹਨ ਜੇ ਜਿਹੜੀਆਂ ਕਿ ਛੱਟਦੀਆਂ ਹਨ ਛੱਟ ਦਿੰਦੇ ਹਨ ਹਨ ਛੱਜ ਆਪਣੇ ਕੋਲ ਚੰਗੀ ਚੀਜ਼ ਰੱਖਦਾ ਹੈ ਤੇ ਫਾਲਤੂ ਪਰੇ ਸੁੱਟਦਾ ਹੈ, ਪਰ ਛਾਨਣੀ ਇਸਦਾ ਉੱਲਟ ਕਰਦੀ ਹੈ ਆਪਣੇ ਕੋਲ ਮਾੜੀ ਚੀਜ਼ ਰੱਖਦੀ ਹੈ ਹੈ ਅਤੇ ਚੰਗੀ ਸੁੱਟਦੀ ਹੈ। ਦੀ ਹੈ ਇਸੇ ਕਰਕੇ ਕਹਿੰਦੇ ਹਨ ਛੱਜ ਤਾਂ ਕਿਉਂ ਬੋਲੇ ਤੇ ਛਾਨਣੀ, ਛੱਜ ਤਾਂ ਬੋਲੇ ਤਾਂ ਛਾਨਣੀ ਕਿਉਂ ਬੋਲੇ। ਲੇ ਜਿਹੜਾ ਚੰਗੀ ਚੀਜ਼ ਆਪਣੇ ਕੋਲ ਸੰਭਾਲ ਕੇ ਰੱਖਦਾ ਹੈ ਪਰ ਛਾਨਣੀ ਕਿਉਂ ਬੋਲੇ ਜੋ ਫਾਲਤੂ ਚੀਜ਼ ਸੰਭਾਲ ਕੇ ਰੱਖਦੀ ਹੈ ਹੁਣ ਅਸੀਂ ਦੇਖਣਾ ਹੈ ਕਿ ਛੱਜ ਬਣਾਉਣ ਣ ਬਣਨਾ ਹੈ ਕਿ ਛਾਨਣੀ ਗੁਣ ਰੱਖਣੇ ਹੈ ਕਿ ਛੱਡਣੇ ਹਨ, ਮਤਲਬ ਜੇ ਤੁਸੀਂ ਆਪਣੇ ਕੋਲ ਗੁਣ ਸੰਭਾਲ ਕੇ ਰੱਖਾਂ ਰੱਖੋਗੇ ਤਾਂ ਛੱਜ ਬਣੋਗੇ ਅਗਰ ਤੁਸੀਂ ਆਪਣੇ ਕੋਲ ਔਗੁਣ ਸੰਭਾਲ ਕੇ ਰੱਖਾਂਗੇ ਤਾਂ ਛਾਨਣੀ ਵਰਗੇ ਬਣਾਂਗੇ ਉੱਪਰ ਦੇਖਣਾ ਅਤੇ ਥੱਲੇ ਦੇਖਣਾ, ਆਮ ਕਰਕੇ ਜਦੋਂ ਅਸੀਂ ਸੀਂ ਧਨ ਜ਼ਾਇਦਾਦ ਦੇਖਦੇ ਹਾਂ ਤਾਂ ਆਪਣੇ ਤੋਂ ਉੱਪਰ ਵਾਲੇ ਨੂੰ ਮਤਲਬ ਵੱਧ ਪੈਸੇ ਜ਼ਾਇਦਾਦ ਵਾਲੇ ਨੂੰ ਦੇਖਦੇ ਹਾਂ ਤੇ ਫਿਰ ਆਪਣੇ ਕੋਲ ਘੱਟ ਹੋਣ ਕਰਕੇ ਝੂਰਦੇ ਹਾਂ ਤੇ ਦੁੱਖੀ ਹੁੰਦੇ ਹਨ। ਦੂਸਰੇ ਪਾਸੇ ਏ ਦੂਜੇ ਪਾਸੇ ਦੀ ਵੱਡੀ ਕੋਠੀ ਵੱਡੀ ਕਾਰ ਹੀ ਦੇਖਦੇ ਹਾਂ, ਪਰ ਜਦੋਂ ਅਸੀਂ ਚੰਗਿਆਈ ਦੇਖਦੇ ਹਾਂ ਤਾਂ ਅਸੀਂ ਨੀਵਿਆਂ ਵੱਲ ਨੀਵੇਂ ਦੇਖਦੇ ਹਾਂ ਮਤਲਬ ਕਿ ਜਿਹਨਾਂ ਕੋਲ ਸਾਡੇ ਨਾਲੋਂ ਘੱਟ ਹੈ ਉਹ ਚੰਗਿਆਈ ਹੈ ਇਸੇ ਕਰਕੇ ਅਸੀਂ ਹੋਰ ਚੰਗੇ ਨਹੀਂ ਬਣਨਾ ਬਣ ਪਾਉਂਦੇ ਇਸੇ ਲਈ ਸਾਨੂੰ ਆਪਣੀਆਂ ਕਮੀਆਂ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਮਾੜੇ ਹਨ ਅ ਪਰ ਅੱਜ ਤੋਂ ਬਾਅਦ ਇਸ ਨੂੰ ਉਲਟ ਕਰ ਦੇਈਏ ਕਿ ਅਸੀਂ ਸਾਰਿਆਂ ਵਿੱਚੋਂ ਗੁਣਾਂ ਦੀ ਗੁਣਾਂ ਨੂੰ ਦੇਖੀਏ ਅਤੇ ਉੱਚੇ ਵੱਲ ਦੇਖੀਏ ਮਤਲਬ ਕਿ ਅਸੀਂ ਸਾਰਿਆਂ ਨੂੰ ਚੰਗੇ ਕਹੀਏ ਤਾਂ ਹੀ ਸਾਡੇ ਚੰਗੇ ਗੁਣ ਸਾਡੇ ਸਾਹਮਣੇ ਆਉਣਗੇ। ਤੇ ਧਨ ਜ਼ਾਇਦਾਦ ਦੇਖਣ ਸਮੇਂ ਆਪਣੇ ਤੋਂ ਨੀਵਿਆਂ ਨੂੰ ਦੇਖੀਏ ਜਿਹਨਾਂ ਕੋਲ ਸਾਡੇ ਨਾਲੋਂ ਘੱਟ ਹੈ ਅਜਿਹਾ ਕਰਕੇ ਤੁਸੀਂ ਦੋ ਚੀਜ਼ਾਂ ਆ ਆ ਜਾਣਗੀਆਂ ਇੱਕ ਚੰਗਿਆਈ ਕਿਉਂਕਿ ਵੱਧ ਚੰਗਿਆਈ ਵੱਲ ਦੇਖਣ ਦੇਖ ਕੇ ਸਾਡੇ ਵਿੱਚ ਹੋਰ ਵੀ ਹੀ ਹੋਰ ਚੰਗੇ ਬਣਨ ਦਾ ਚਾਅ ਪੈਦਾ ਹੁੰਦਾ ਹੈ, ਤੇ ਦੂਜਾ ਘੱਟ ਸਾਧਨਾਂ ਵੱਲ ਵਾਲਿਆਂ ਵੱਲ ਦੇਖਣਾ ਚਾਹੀਦਾ ਹੈ ਜੀਵਨ ਨੂੰ ਸੰਤੋਖ ਆਵੇ, ਜੀਵਨ ਵਿੱਚ ਸੰਤੋਖ ਆਵੇਗਾ।

ਜਦੋਂ ਅਸੀਂ ਆਪਣੇ ਵੱਲ ਦੇਖਦੇ ਹਾਂ ਤਾਂ ਸਾਨੂੰ ਗੁਣ ਦਿਖਦੇ ਹਨ ਤੇ ਜਦੋਂ ਦੂਜਿਆਂ ਵੱਲ ਦੇਖਦੇ ਹਾਂ ਤਾਂ ਔਗੁਣ ਅਤੇ ਕਮੀਆਂ ਦਿਖਦੀਆਂ ਹਨ, ਇਸ ਨੂੰ ਵੀ ਉੱਲਟ ਕਰੀਏ ਆਪਣੇ ਔਗੁਣ ਦੇਖੀਏ ਤੇ ਦੂਜਿਆਂ ਦੇ ਗੁਣ ਦੇਖੀਏ, ਇਸ ਤੋਂ, ਇਸਦੇ ਦੋ ਫ਼ਾਇਦੇ ਹਨ ਨ ਇੱਕ ਤਾਂ ਜਿਸ ਚੀਜ਼ ਨੂੰ ਦੀ ਸਾਂਝ ਪਾਵੇ ਪਾਵਾਂਗੇ ਉਹ ਚੀਜ਼ ਵਿੱਚ ਜਾ ਉਹ ਚੀ ਉਹ ਚੀਜ਼ ਸਾਡੇ ਵਿੱਚ ਆ ਜਾਵੇਗਾ ਮਤਲਬ ਅਸੀਂ ਦੂਜਿਆਂ ਦੇ ਗੁਣ ਦੇਖਾਂਗੇ ਤਾਂ ਸਾਡੇ ਵਿੱਚ ਗੁਣ ਆਉਣਗੇ, ਜੇ ਅਸੀਂ ਦੂਜਿਆਂ ਦੇ ਔਗੁਣ ਦੇਖਾਂਗੇ ਤਾਂ ਸਾਡੇ ਵਿੱਚ ਔਗੁਣ ਆਉਣਗੇ। ਗੇ ਸਾਂਝ ਕਰੀਏ ਤੇ ਦੂਜਾ ਸਾਨੂੰ ਸਾਡੀਆਂ ਕਮੀਆਂ ਦਾ ਪਤਾ ਲੱਗ ਜਾਣਗੀਆਂ ਵੈਸੇ ਤਾਂ ਅਸੀਂ ਹੀ ਸਾਰੇ ਹੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਤੇ ਆਪਣੇ ਆਪ ਸਾਨੂੰ ਪਤਾ ਹੁੰਦਾ ਹੈ ਕਿ ਸਾਡੇ ਵਿੱਚ ਕੀ ਔਗੁਣ ਅਤੇ ਕੀ ਗੁਣ ਹਨ, ਪਰ ਫਿਰ ਵੀ ਅਸੀਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਹਰ ਵੇਲੇ ਦੂਜਿਆਂ ਵਿੱਚ ਔਗੁਣ ਕੱਢਦੇ ਰਹਿੰਦੇ ਹਾਂ, ਦੇ ਹਨ ਜੇ ਸਾਨੂੰ ਇਹ ਪਤਾ ਹੋਵੇ ਕਿ ਮੇਰੇ ਵਿੱਚ ਕੀ ਕਮੀਆਂ ਹੈ ਤੇ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਵੈਸੇ ਤਾਂ ਤਾਂ ਅਸੀਂ ਹਰ time ਇੱਕ ਦੂਸਰੇ ਨੂੰ ਸੁਧਾਰਨ ਵਿੱਚ ਲੱਗੇ ਰਹਿੰਦੇ ਹਨ। ਹਾਂ ਕਦੇ ਵੀ ਕਿਸੇ ਇਨਸਾਨ ਨੂੰ ਦੂਜਿਆਂ ਦੀਆਂ ਕਮੀਆਂ ਸੁਧਾਰਨ ਦੀ ਬਜਾਏ ਆਪਣੇ ਆਪ ਨੂੰ ਸੁਧਾਰਨ ਦੀ ਦੀ ਕੋਸ਼ਿਸ਼ ਕਰਨੀ ਚਾਹੀਦਾ ਹੈ

ਪਰ ਦੁਨੀਆਂ ਦੇ ਇਤਿਹਾਸ ਵਿੱਚ ਐਸਾ ਮੌਕੇ ਵੀ ਆਏ ਜਿ ਜਿਹਨਾਂ ਨੇ ਇਹ ਦਿਖਾ ਦਿੱਤਾ ਕਿ ਯੁੱਧ ਕੇਵਲ ਵੈਰ ਭਰੇ ਹਿਰਦੇ ਨਾਲ ਹੀ ਨਹੀਂ ਹੀ ਬਲਕਿ ਨਿਰਵੈਰ ਹਿਰਦੇ ਨਾਲ ਵੀ ਕਰ ਸਕ ਨਾਲ ਲੜੇ ਜਾ ਸਕਦੇ ਹਨ, ਆਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਸੀ ਦੀ ਜਗ ਜੰਗ ਲੜੀ ਜਾ ਰਹੀ ਸੀ ਯੋਧੇ ਦੇ ਵਿੱਚ ਤੇ ਜੌਹਰ ਦਿਖਾ ਰਹੇ ਸਨ ਜੰਗਾਂ ਦੇ ਮੈਦਾਨ ਵਿੱਚ ਫ ਫੜਨ ਸਿਪਾਹੀ ਦਰਦ ਦੇ ਨਾਲ ਕਰਾਹ ਰਹੇ ਸਨ ਅਚਾਨਕ ਹੀ ਮੈਦਾਨ ਵਿੱਚ ਇੱਕ ਅਜ਼ੀਬ ਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ, ਇੱਕ ਸਿੱਖ ਜਖ਼ਮੀਆਂ ਨੂੰ ਪਾਣੀ ਪਿਲਾ ਰਿਹਾ ਸੀ ਸੀ। ਪਾਣੀ ਪਿਲਾਉਣ ਵੇਲੇ ਉਹ ਫ਼ਰਕ ਨਹੀਂ ਵੀ ਨਹੀਂ ਕਰ ਰਿਹਾ ਸੀ ਕਿ ਉਹ ਕਿਹੜਾ ਸਿਪਾਹੀ ਹੀ ਆਪਣਾ ਹੈ ਅਤੇ ਕਿਹੜਾ ਦੁਸ਼ਮਣ ਦਾ ਸਿੱਖ ਖ ਇਸ ਗੱਲ ਦਾ ਬੁਰਾ ਮਨਾਉਣ ਤੇ ਸ਼ਿਕਾਇਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਿਸ਼ਾਹ ਜੀ ਦੇ ਕੋਲ ਗਏ ਤੇ ਕਹਿਣ ਲੱਗੇ ਅਸੀਂ ਤਾਂ ਅਸੀਂ ਪੂਰੀ ਤਾਕਤ ਨਾਲ ਦੁਸ਼ਮਣਾਂ ਦੇ ਸਿਪਾਹੀ ਨੂੰ ਫੜਨ ਫਟਣ ਕਰਦੇ ਹਾਂ, ਪਰ ਭਾਈ ਕਨ੍ਹਈਆਂ ਉਹਨਾਂ ਨੂੰ ਪਾਣੀ ਪਿਲਾ ਪਿਲਾ ਕੇ ਤੰਦਰੁਸਤ ਕਰਦੇ ਹਨ ਤੇ ਸਿਪਾਹੀ ਮੁੜ ਸਾਡੇ ਨਾਲ ਲੜਨ ਲਈ ਤਿਆਰ ਹੋ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨ੍ਹਈਆਂ ਨੂੰ ਬੁਲਾ ਕੇ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਗੁਰੂ ਸਾਹਿਬ ਅੱਗੇ ਦੋਵਾਂ ਹੱਥ ਜੋੜੇ ਤੇ ਬੇਨਤੀ ਕੀਤੀ ਸੱਚੇ ਪਾਤਿਸ਼ਾਹ ਮੈਂ ਤਾਂ

ਹੋਰ ਦੀਦੀ ਭੋਲੂ ਨੂੰ ਲਾਇਆ phone ਨਹੀਂ ਚਾਲੀ ਮਿੰਟ ਹੋ ਗਏ ਬ ਵੀਹ ਮਿੰਟ ਰਹਿ ਗਏ?

ਭੈਣੇ ਸੱਤਰ ਕਰਨੇ ਆਂ। ਦੁਰ ਫਿਟੇ ਮੂੰਹ। ਲੈ ਅੱਗੇ ਤੈਨੂੰ ਪੰਜਾਹ ਮਿੰਟ ਤੇ ਤੈਨੂੰ ਵੀਹ ਮਿੰਟ ਤਾਂ ਨੀ ਕੋਈ ਮਤਲਬ ਕਿ ਆਸੇ ਪਾਸੋਂ ਆਵਾਜ਼ਾਂ ਆ ਰਹੀਆਂ ਉਹ ਤਾਂ ਕੋਈ ਡਰ ਨੀ। ਕੀ ਹੋ ਜਾਊਗਾ? ਉਹਦੇ ਚ ਤਾਂ ਨੀ ਕੋਈ ਰੋਲ ਹੈਗਾ ਵੀ ਆਸੇ ਪਾਸੇ ਆਵਾਜ਼ ਆ। ਨਹੀਂ ਹੈਗਾ ਵਾ। ਕਿਉਂਕਿ daddy ਬੋਲੀ ਜਾਂਦਾ ਸੀ ਧੱਕੇ ਨਾਲ ਬਾਹਰ ਭੇਜਿਆ।

ਹੋਰ? ਹੋਰ ਵਧੀਆ। ਠੀਕ ਹੈ। ਹਾਂਜੀ ਬੋਲੋ ਉਹ ਅੰਕਲ ਪੁੱਛਣਡੇ ਸੀ। ਵਿੱਚੋਂ ਹੀ phone ਲਾਇਆ ਸੀ। ਨਹੀਂ ਨਹੀਂ ਉਹ ਖਲੋਤੇ ਸੀ ਬਾਹਰ ਮੈਨੂੰ ਆਖਦੇ ਅੱਛਾ light ਵੀ ਚਲੇ ਗਈ ਤੂੰ ਕੀ ਕਰਨਾ light ਤੇ ਪੈਣੀ ਹੈਗੀ। ਅੰਨੀਏ ਸਾਰਾ ਦਿਨ ਗਰਮੀ ਹੁੰਦੀ ਹੈ।

ਪਤਾ ਨੀ ਹਜੇ ਤੇਰੇ ਭਾਜੀ ਨੇ quarter ਕਿਹੜਾ ਲਿਆ ਹੈ AC ਵਾਲਾ ਕਿ ਦੂਜਾ ਲਿਆ। AC ਲੱਗੇ ਹੁੰਦੇ ਉਹਨਾਂ ਚ AC ਲੱਗੇ ਹੁੰਦੇ ਆ ਪਰ ਇਹ ਨੀ ਪਤਾ ਹੁਣ ਕਿਹੜਾ ਲਿਆ ਉਹਨੇ। ਚੱਲ ਕੋਈ ਨੀ ਪੱਖੇ ਤਾਂ ਹੈਗੇ ਹੀ ਆ ਫਿਰ। ਹਮ ਉਹ ਤਾਂ ਫਿਰ ਹੈਗੇ ਹੀ ਆ।

ਮੁੜਕੇ ACAC ਚੋਂ ਆ ਕੇ ਜਦੋਂ ਇੱਥੇ ਆਈ ਤੇ ਫਿਰ ਔਖਾ ਹੋ ਜਾਊ ਤੇਰੇ ਵਾਸਤੇ।

ਹੋਰ AC ਨਾਲ ਬਿਮਾਰੀਆਂ ਵੀ ਬੜੀਆਂ ਹੁੰਦੀਆਂ ਹੈ। ਹਮ ਬਿਮਾਰੀਆਂ ਦਾ ਕੁੱਜਾ ਤੇ ਤਾਂ ਤੂੰ ਪਹਿਲਾਂ ਹੀ ਹੈ

ਲੈ ਸਹੀ ਗੱਲ ਆ AC ਨਾਲ ਬਿਮਾਰੀ ਪਤਾ ਕਿੰਨੀ ਲੱਗਦੀ ਆ। ਕੋਈ ਨੀ ਲੱਗਦੀ ਏਦਾਂ। ਬਾਹਰਲੀ ਹਵਾ ਲੈਣੀ ਚਾਹੀਦੀ ਹੈ।

ਹਮ ਜਾਂ ਫਿਰ AC ਬਾਹਰ ਲਵਾ ਲਈ mix ਹਵਾ ਆਇਆ ਕਰੇਗੀ।

ਲੈ ਸਹੀ ਗੱਲ ਆ ਕੰਮ ਦੀ ਗੱਲ ਦੱਸਦੀ ਹਾਂ ਤੈਨੂੰ। ਨਹੀਂ ਮੈਂ ਨੀ ਕੰਮ ਦੀਆਂ ਗੱਲਾਂ ਸੁਣਦੀ ਹੁੰਦੀ। ਫਿਰ ਹੋਰ ਗੋਰੀ ਹੋ

ਅੰਨੀਏ ਤੇਰੇ ਭਾਜੀ ਜਦੋਂ ਆਉਂਦਾ ਹੁੰਦਾ ਉਹਦੇ ਇੰਨੀ ਮੈਲ ਲਾਈਦੀ ਆ, ਇਉਂ ਕਾਲਾ ਪਿਆ ਹੁੰਦਾ, ਤੇ ਜਿੱਦਣ ਮੈਂ ਆਈ ਤੇ ਮੇਰੀ ਹੈਂ ਤੇਰੇ ਕੋਈ ਨੀ ਤੂੰ ਵਟਣਾ ਨਾਲ ਲੈ ਜਾਈਂ ਉਹ ਵਾਲਾ। ਮੰਨੇ ਮੈਂ ਮੰਨੇ ਉੱਥੇ ਪੱਤੀ ਤੋੜਨ ਜਾਇਆ ਕਰੂੰਗੀ ਮੈਂ। ਹਾਂ ਤੇਰਾ ਉੱਥੇ time pass ਨੀ ਹੋਇਆ ਕਰਨਾ। ਹਮ ਬਾਕੀ ਕਿੰਨੀ ਦਿਹਾੜੀ ਦਿੰਦੇ ਪੁੱਛਿਆ ਭਾਜੀ ਨੇ। ਲੈ ਜਿਹੜੀ ਕੰਮ ਦੀ ਗੱਲ ਤੇ ਹੱਸਣ ਲੱਗ ਪਈ। ਸਹੀ ਗੱਲ ਹੈ ਨਾ ਟੋਕਰੀ ਜਿਹੀ ਪਾ ਕੇ। ਉਹ ਤੂੰ ਪੁੱਛੀ ਭਾਜੀ ਨੂੰ ਕਿ ਭਾਜੀ ਕਿੰਨੀ ਦਿਹਾੜੀ ਦਿੰਦੇ ਆ। ਨਾ ਭੈਣੇ ਜਾਣ ਦਊਗਾ

ਮਤਲਬ ਇੱਕ ਜਾਣੇ ਨਾਲ ਇੱਕ ਜਾਣਾ ਹੋਰ ਆ ਸਕਦਾ ਵਾ।

ਤੂੰ ਕਹੀ ਇਹ ਮੇਰੀ ਕੁੜੀ ਹੈ। ਹਮ ਉਹ ਜਦੋਂ ਇਹ ਜਦੋਂ bank ਚ ਗਏ ਸੀ ਕਹਿੰਦਾ ਕਿ ਤੁਹਾਡੀ ਮੰਮੀ ਆ

ਤੁਹਾਡੀ mother ਆ ਕਹਿੰਦੇ।

ਉਹ ਚੱਲ ਵੀ ਜਾਊਗਾ ਕੋਈ ਨੀ ਜੇ ਮੇਰਾ ਵੀ ਕਿਤੇ ਤੁਹਾਡੇ ਨਾਲ link ਹੋ ਜਾਏ ਨਾ। ਹਮ ਹਮ ਫਿਰ ਮੈਂ ਆਊਂਗੀ ਫਿਰ ਚੱਲ ਮੈਂ ਤੇਰੇ ਲੈ ਮੈਂ ਪੱਤੀ ਤੋੜ ਕੇ ਆਇਆ ਕਰੂੰਗੀ ਤੇ ਤੂੰ ਆਉਂਦਿਆਂ ਨੂੰ ਕੰਮ ਕੁੰਮ ਕਰਕੇ ਬੈਠੀ ਹੋਇਆ ਕਰੇਂਗੀ।

ਬਸ ਰਹਿਣਦੇ ਤੂੰ ਮੈਨੂੰ ਲਾਲਚ ਨਾ ਦੇ। ਤੇ ਲੈ ਸਗੋਂ ਸੂਟ ਬਣਾਏਗਾ ਸਗੋਂ ਮੈਂ ਸੀਆ ਵੀ ਕਰੂੰਗੀ ਤੇਰੇ ਲਾਗੇ। ਲਾਲਚ ਬੁਰੀ ਬਲਾ ਹੁੰਦੀ ਹੈ। ਚੰਗਾ ਫਿਰ ਬੈਠੀ ਰਹਿ ਨਹੀਂ ਵੈਸੇ ਵਧੀਆ scheme ਹੈ ਇੱਧਰ ਮਸ਼ੀਨ

ਨਹੀਂ ਤੂੰ ਉਹ ਲੈ ਜਾਈ ਦੂਸਰਾ ਕੀ ਕਹਿੰਦੇ ਮਸੀਨ ਲੈ ਜਾਈਂ ਤੇ ਸੂਟ ਯੂਟਿਊਬ ਤੇ design ਕੱਢਕੇ ਸੀ ਦਿਆ ਕਰੀਂ। ਮੈਂ ਵੈਸੇ ਕਰਦੀ ਹਾਂ ਕੋਸ਼ਿਸ਼ ਭਾਜੀ ਤੇ ਕੱਲ੍ਹ ਕਹਿੰਦਾ ਸੀਗਾ ਕਿ ਨਹੀਂ ਤੂੰ ਉੱਥੇ ਕੱਪੜੇ stitch ਕਰੀ ਜਾਇਆ ਕਰੀ, ਮੈਂ ਕਿਹਾ ਅੱਛਾ। ਹਾਂ ਵੈਸੇ ਦੂਸਰੀਆਂ ਫੋਜ਼ਣਾਂ ਵੀ ਸਮਾਇਆ ਕਰਨੀਆਂ ਫਿਰ ਤੈਥੋਂ। ਕੋਈ ਨੀ ਯਾਰ ਇੱਕ ਅੱਧੀ ਜਾਇਆ ਕਰੇਗੀ ਆਇਆ ਕਰੇਗੀ right ਹਮ ਕੀ ਕਰਿਆ ਕਰੇਂਗੀ ਇੱਕ ਅੱਧੀ? ਜਾਇਆ ਕਰੂ ਆਇਆ ਕਰੂ ਮੰਗਾ ਲਿਆ ਕਰਾਂਗੇ। ਅੱਛਾ, ਨਾਲ ਆਹੋ ਸਹੀ ਗੱਲ ਆ।

ਹਮ ਤੂੰ ਆਹ ਜਿਹੜੇ ਤੈਨੂੰ ਕੰਮ ਦੱਸਾਂਗੀ ਨਾ ਇਹ online ਕਰੀ ਜਾਇਆ ਕਰੀਂ ਤੇਰੇ account ਚ ਪੈਸੇ ਆਈ ਜਾਇਆ ਕਰਨਗੇ। ਬਸ ਰਹਿਣਦੇ ਇੱਕ ਵਾਰੀ ਅੱਜ ਦੱਸਤਾ ਠੀਕ ਹੈ ਮਹੀਨਾ ਹੋ ਗਿਆ ਨਹੀਂ ਭੈਣੇ ਜੇ ਸੌਖਾ ਆ ਗਿਆ ਤੇ ਉਹ ਉਹਦਾ ਇਹਦਾ ਆ ਇਹਦੇ ਚਾਰ ਸੌ ਰੁਪਏ ਵਾ

ਏਦਾਂ ਹੀ ਚਾਰ ਸੌ ਰੁਪਇਆ ਘੱਟ ਨੀ ਹੈਗਾ ਗਾ। ਜਿਵੇਂ ਆਪਾਂ ਅਗਲੇ ਹਨਾ ਉਹਨਾਂ ਨੂੰ ਵੀ ਦੋ ਸੌ ਦੇਣਾ ਪਊਗਾ।

ਨਹੀਂ ਜਾਗਦੀ ਹਾਂ। ਤੂੰ ਤੇ ਮੇਰਾ ਜਵਾਬ ਹੀ ਨੀ ਦਿੰਦੀ ਗੱਲ ਦਾ। ਮੈਂ ਨਾ ਉਲਝ ਜੇ ਜਾਂਦੀ ਹਾਂ। ਉਲਝ ਕਾਹਦੇ ਨਾਲ ਜਾਨੀ ਕਦੇ ਕਦੇ ਕਦੇ ਕਦੇ ਮੈਂ ਉਲਝ ਜਾਨੀ ਹਾਂ। ਉਲਝ ਜਾਨੀ ਹੈ ਤੂੰ ਕਿਤੇ

ਹੋਰ। ਠੀਕ ਹੈ ਵਧੀਆ।

ਹੈਂ hello

ਕਾਹਦੇ ਤੇ ਕਾਹਦੇ ਤੇ